ਹਰ ਕਿਸੇ ਨੂੰ ਬਹੁਤ ਹੀ ਨਾਲ ਦੇਖਣਾ ਚਾਹੀਦਾ ਹੈ ਤੇ ਇਹ ਜਾਨਣਾ ਚਾਹੀਦਾ ਹੈ ਕਿ ਮਾਂ ਬੋਲੀ ਹਰ ਇਨਸਾਨ ਲਈ ਕਿੰਨੀ ਹੀ ਲਾਹੇਵੰਦ ਹੈ ਧੰਨਵਾਦ।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 ਤੁਹਾਡੀਆਂ ਨਜ਼ਰਾਂ ਵਿੱਚ ਖ਼ੁਸ਼ਾਮਦੀ ਭਾਵੇਂ ਕਮੀਨਾ ਅਤੇ ਗਿਰਿਆ ਹੋਇਆ ਹੁੰਦਾ ਹੈ ਪਰ ਉਸਨੂੰ ਇਸਦਾ ਕਾਫ਼ੀ ਸੰਸਾਰ ਤੇ ਸਮਾਧਕ ਲਾਭ ਹੁੰਦਾ ਹੈ। ਭਾਵੇਂ ਮੈਨੂੰ ਕਦੇ ਕੋਈ ਅਜਿਹਾ ਆਦਮੀ ਨਹੀਂ ਮਿਲਿਆ, ਜਿਸਦਾ ਕਦੇ ਕਿਸੇ ਖ਼ੁਸ਼ਾਮਦੀ ਨਾਲ ਵਾਹ ਨਾ ਪਿਆ ਹੋਵੇ ਕਿ ਉਸਨੇ ਖ਼ੁਸ਼ਾਮਦੀ ਤੋਂ ਸਵਾਦ ਨਾ ਚੱਖਿਆ ਹੋਵੇ ਖ਼ੁਸ਼ਾਮਦ ਕਰਨ ਦੇ ਸਕਿੰਟਾਂ ਤਰੀਕੇ ਅਤੇ ਹੁੰਦੇ ਹਨ, ਪਰ ਇਸਦਾ ਪਹਿਲਾ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

ਵਿੱਚ ਨਹੀਂ ਆਉਂਦਾ ਤਾਂ ਇਹਨਾਂ ਸ਼ਬਦਾਂ ਨਾਲ ਵੀ ਫੁੱਲ ਜਾਂਦਾ ਹੈ ਉਹ ਵੀ ਖ਼ੁਸ਼ਾਮਦ ਹੀ ਹੁੰਦੀ ਹੈ ਇੱਕ ਦੁਕਾਨਦਾਰ ਤੁਹਾਡੀ ਚੋਣ ਦੀ ਰਚਨਾ ਦੀ ਸੰਬੰਧ ਨਾ ਕਰਕੇ ਤੁਹਾਡੇ ਖ਼ੁਸ਼ਾਮਦ ਕਰਦਾ ਹੈ ਤੁਹਾਡਾ ਪੈਸੇ ਬਟੋਰਦਾ ਹੈ ਕਈ ਲੋਕਾਂ ਰਾਜਿਆਂ ਸਖ਼ਸੀਅਤਾਂ ਤੇ ਵੱਡੇ ਅਫ਼ਸਰਾਂ ਦੇ ਕਹਿਣ ਸਹਿਣ ਨਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਸੰਵਾਦਨਾ ਨਾਲ ਖ਼ੁਸ਼ਾਮਦ ਕਰਦੇ ਹਨ ਅਤੇ ਆਪਣਾ ਕੰਮ ਕੱਢ ਲੈਂਦੇ ਹਨ, ਜਿਹੜੇ ਲੋਕ ਖ਼ੁਸ਼ਾਮਦ ਦੀ ਕਲਾ ਦੇ ਯੋਗਤਾ ਨਾਲ ਵਰਤੋਂ ਕਰਦੇ ਹਨ ਉਹ ਕਦੇ ਭੁੱਖੇ ਨਹੀਂ ਮਰਦੇ ਖ਼ੁਸ਼ਾਮਦ ਨਾਲ ਕਰਨ ਵਾਲੇ ਦੀ ਹਰ ਮੈਦਾਨ ਵਿੱਚ ਫ਼ਤਿਹ ਹੁੰਦੀ ਹੈ, ਜਦੋਂ ਕਿ ਅਸਲੀ ਯੋਗਤਾ ਵਾਲੇ ਬੰਦੇ ਉਲੰਘਣਾ ਟਿੱਚਦੇ ਹਨ ਕਿਸੇ ਕਰਕੇ ਸਾਨੂੰ ਸਭ ਤੋਂ ਖ਼ੁਸ਼ਾਮਦ ਦੀ ਕਲਾ ਸਿਖਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਮੈਂ ਤਾਂ ਇੱਥੋਂ ਤੱਕ ਕਹਿੰਦਾ ਹਾਂ ਕਿ ਵਰਤਮਾਨ ਜ਼ਿੰਦਗੀ ਵਿੱਚ ਪੈਰ ਪੈਰ ਤੇ ਕੰਮ ਆਉਣ ਵਾਲੀ ਇਸ ਕਲਾ ਦੀ ਨੁਕਤਾ ਅਤੇ ਬੋਧਾਂ ਦੇ ਵਿੱਚ ਯੂਨੀਵਰਸਟੀਆਂ ਵੱਲੋਂ school ਕਾਲਜਾਂ ਦੇ ਵਿੱਚ ਇਸ ਸੰਬੰਧੀ course ਸ਼ੁਰੂ ਕਰਨੇ ਚਾਹੀਦੇ ਹਨ ਘਰੇਲੂ ਖ਼ਰਚਿਆਂ ਘਰ ਦੀ ਸੁੰਦਰਤਾ, ਨੂੰ ਚਾਰ ਚੰਦ ਲਾ ਦਿੰਦਾ ਹੈ ਹਰੇ ਭਰੇ ਰੁੱਖਾਂ ਵਾਲੇ ਤੇ ਰੰਗੀਨ ਰੰਗ ਬਿਰੰਗੇ ਫੁੱਲਦਾਰ ਪੌਦਿਆਂ ਨਾਲ ਭਰਿਆ ਹੋਇਆ ਬਗ਼ੀਚਾ ਘਰ ਨੂੰ ਆਕਾਸ਼ਵਾਣੀ ਤੇ ਕੁਦਰਤ ਨਾਲ ਵਾਤਾਵਰਨ ਪ੍ਰਦਾਨ ਕਰਦਾ ਹੈ ਜੋ ਘਰ ਵਿੱਚ ਰਹਿਣ ਵਾਲਿਆਂ ਦੇ ਵਿਅਕਤੀਆਂ ਨੂੰ ਮਹਿਕਾ ਤੇ ਖੜ ਕੇ ਆਨੰਦ ਲੈਣ ਨੂੰ ਫਿਰਦਾ ਹੈ ਕਰਦਾ ਹੈ ਨੇੜੇ ਲੰਘਣ ਵਾਲਾ ਉਹੀ ਵਿਅਕਤੀ ਉਪਕਾਰ ਵੀ ਮੱਥੇ ਤੇ ਲਾ ਕੇ ਚੁੰਮਦਾ ਹੈ, ਘਰੇਲੂ ਬਗ਼ੀਚੇ ਵਿੱਚ ਹਰਿਆਵਲ ਤੇ ਫੁੱਲਾਂ ਦੇ ਨਾਲ ਘਰੇ ਹੋਏ ਸਾਰੇ ਹੀ ਪੌਦੇ ਉਪਲਬਧ ਹੁੰਦੇ ਹਨ ਜਿੱਥੇ ਕਿ ਆਪਣੇ ਬਗ਼ੀਚਿਆਂ ਤੋਂ ਕੁਦਰਤ ਦੀ ਸੁੰਦਰਤਾ ਅਤੇ ਆਨੰਦ ਲੈ ਸਕਦੇ ਹਨ ਉਵੇਂ ਘਰੇਲੂ ਬਗ਼ੀਚੇ ਦੀ ਰਚਨਾ ਹਰ ਘਰ ਵਿੱਚ ਕਰਨੀ ਸੰਭਵ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਇੱਕ ਖੁੱਲੀ ਥਾਂ ਦੀ ਲੋੜ ਹੁੰਦੀ ਹੈ ਦੂਸਰੀ ਪੈਸਿਆਂ ਦੀ ਇੱਕ ਖ਼ਰਚੀਲਾ ਕੰਮ ਹੈ ਇਹ ਕਈ ਵਾਰੀ ਇਸਦੀ ਪਾਲਣਾ ਨਹੀਂ ਮਿਲਦੀ ਰੱਖਣ ਪੈਂਦਾ ਪਰ ਖਾਦਾਂ ਜਾਂ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ ਕਈ ਪੌਦੇ ਹਜ਼ਾਰ ਹਜ਼ਾਰ ਰੁਪਏ ਦੇ ਮਿਲਦੇ ਹਨ ਇਸ ਪ੍ਰਕਾਰ ਹੀ ਅਮੀਰਾਂ ਦਾ ਸੁਗਲ ਹੈ ਪਰੰਤੂ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 ਸੁੰਦਰਤਾ ਨੂੰ ਵਧਾਉਂਦੇ ਵਧਾਉਂਦੇ ਰਸੋਈ ਵਿੱਚ ਸਬਜ਼ੀਆਂ ਦਾ ਖ਼ਰਚਾ ਵੀ ਘੱਟ ਸਕਦਾ ਹੈ ਘਰੇਲੂ ਬਗ਼ੀਚੇ ਵਿੱਚ ਜਿੱਥੇ ਮੋਸੱਮੀ, ਫੁੱਲ ਸੁਬੋ ਕੇ ਰਹੇ ਹੁੰਦੇ ਹਨ

ਅਤੇ ਹੋਰ ਵੀ ਕਈ ਪ੍ਰਕਾਰ ਦੇ ਫੁੱਲ ਦੀ ਕੈਂਸਰਾਂ ਨਾਲ ਘਰੇਲੂ ਬਗ਼ੀਚੇ ਦੀ ਸੋਭਨਾ ਵਧਾਈ ਜਾ ਸਕਦੀ ਹੈ ਵਧਾਉਣ ਨਾਲ ਫੁੱਲ ਹੀ ਪੈਦਾ ਹੁੰਦੇ ਹਨ ਕੁੱਝ ਪੌਦੇ ਗਮਲਿਆਂ ਵਿੱਚ ਲਾ ਕੇ ਕੰਧਾਂ ਉੱਤੇ ਬਰਾਂਡੇ ਵਿੱਚ drawing room ਵਿੱਚ ਰੱਖ ਦਿੰਦੇ ਜਾਂਦੇ ਹਨ ਇਸੇ ਪ੍ਰਕਾਰ ਘਰੇਲੂ ਬਗ਼ੀਚੇ ਦਾ ਸੰਸਾਰ ਮਕਾਨ ਅੰਦਰ ਬਾਹਰ ਛੱਤ ਉੱਪਰ ਅਤੇ ਹੋਰ ਵੀ ਲੋਕਾਂ ਦੇ ਮਨਾ ਵਿੱਚ ਬਹੁਤ ਹੀ ਮਹੱਤਵਪੂਰਨ ਫ਼ਾਇਦਾ ਹੁੰਦਾ ਹੈ

ਮੇਰੀ ਪਹਿਲੀ ਸਿਸ਼ਟੀ ਪਹਿਲੀ ਸਿਸ਼ਟੀ ਮੈਂ ਦੱਸਣਾ ਚਾਹਾਂਗੀ ਲੇਖ ਦੀ ਸਭ ਤੋਂ ਪੁਰਾਣੀ ਯਾਦ ਨਾਟਾਂ ਦੀ ਤਾਜਮਾਂ ਹੈ ਜੋ ਉਸਨੂੰ real ਦੇ ਵਿੱਚ Word ਪੈਦਾ ਹੋ ਕੇ ਸਿਖਾਉਂਦੀ ਹੈ ਘਰਦੇ ਨੇੜੇ ਇੱਕ ਖੁੱਲੀ ਥਾਂ ਵਿੱਚ ਦੇਖਿਆ ਨਾਟਾਂ ਦੀ ਤੋਲ ਵਿੱਚ ਪੰਜ ਛੇ ਜਾਣ ਸਨ ਤੇ ਉਹਨਾਂ ਕੋਲ ਵੱਡੇ ਵੱਡੇ ਬਾਂਸ ਤੇ ਹੋਰ ਨਿੱਕ ਸੁੱਕੀ ਸੀ ਸਮਾਂ ਦੁਆਰਾ ਬਹੁਤ ਸਾਰੇ ਬੱਚਿਆਂ ਤੇ ਤੀਵਿਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ, ਨਾਟਾਂ ਤੇ ਬਾਂਸਾਂ ਤੇ ਜ਼ਮੀਨ ਦੇ ਵਿੱਚ ਮਾਰ ਕੇ ਬਾਂਸਾਂ ਦੀ ਹੋਰ ਹੀ ਤਪਸਿਆ ਤੇ ਉਹਨਾਂ ਦੀ ਉਮਰ ਘੱਟ ਹੁੰਦੀ ਰਹਿੰਦੀ ਹੈ ਨਾਟਾਂ ਕੋਲ ਘਾਹ ਤੇ ਮੁਖੇੜੇ ਵਿੱਚ ਇੱਕ ਵੱਡਾ posture ਸੀ, ਇੱਕ ਨਾਟ ਨੇ ਉਸਨੂੰ ਆਪਣੇ ਸਿਰ ਉੱਪਰ ਚੜਾ ਲਿਆ ਤੇ ਦੂਜੇ ਨਾਟ ਨੇ ਉਸਦੀਆਂ ਦੋਹਾਂ ਬਾਹਾਂ ਨਾਲ ਵੱਡੇ ਵੱਡੇ ਬੰਨ ਬਣਾ ਦਿੱਤੇ ਫਿਰ ਉਸ ਬਾਂਸ ਉੱਪਰ ਚੜ੍ਹ ਕੇ ਉਹ ਬਹਿ ਗਿਆ ਤਾਂ ਕਾਂ ਕਾਂ ਕੇ ਉਸਨੇ ਕੁਦਰਤ ਨਾਲ ਸਾਰਾ ਸੰਸਾਰ ਨੂੰ ਜਗਾ ਦਿੱਤਾ ਫਿਰ ਬੁੱਢੇ ਨਾਥ ਨੇ ਕਿਹਾ ਕਿ ਹੇ ਕਾਂ ਆਕਾਸ਼ ਵਿੱਚ ਲੰਬੀਆਂ ਉਡਾਰੀਆਂ ਮਾਰਨ ਦਾ ਜੋਖ਼ਮ ਭਰਿਆ ਕੰਮ ਕਰੇਗਾ ਪਰ ਉਹ ਉਸ ਨਾਲ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 ਕਿ ਸਮਾਂ ਥੋੜ੍ਹਾ ਹੈ ਇਸ ਕਰਕੇ ਕਾਂ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਹੀਂ ਪਾਵੇਗਾ ਉਸਨੇ ਹੇਠਾਂ ਉਤਰਾਂ ਤੇ ਲਹੂ ਲਾਉਣ ਨੂੰ ਕਿਹਾ, ਇਹ ਦੇਖ ਕੇ ਲੇਖਕ ਵੀ ਬਹੁਤ ਖ਼ੁਸ਼ ਹੋਇਆ ਲੇਖਕ ਸਮਝਦਾ ਸੀ ਕਿ ਨੱਟ ਕਿਸੇ ਹੋਰ ਥਾਂ ਤੇ ਨਹੀਂ ਲੱਗੇਗਾ ਉਡਾਰੀਆਂ ਮਾਰਦਾ ਹੋਇਆ ਉੱਥੇ ਹੀ ਦਿਖੇਗਾ ਉਹ ਦੇਖਣ ਨਾਲ ਉਹਨਾਂ ਦਾ ਸ਼ੂਗਰ ਵੱਧਦਾ ਤੇ ਘੱਟਦਾ ਰਹਿੰਦਾ ਸੀ, ਉੱਥੇ ਉਸਨੂੰ ਉਹਨਾਂ ਦੇ ਗਵਾਂਢੀ ਹਲਵਾਈ ਮਿਲ ਗਏ, ਜੋ ਉਸਨੂੰ ਬਾਹੋਂ ਫੜਕੇ ਘਰ ਲਿਆਏ ਘਰ ਪਹੁੰਚਣ ਤੇ ਉਸਦੀ ਚੰਗੀ ਮੁਰੰਮਤ ਹੋਈ ਇਹ ਘਟਨਾ ਤੇ ਮਗਰੋਂ ਨਾਟਾਂ ਤੇ ਦੇ ਵਿੱਚ ਫੈਲ ਗਈ ਲੇਖਾਂ ਦੇ ਵਿੱਚ ਪਹੁੰਚ ਜਾਂਦੀ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

ਕਈ ਵਾਰ ਉਹ ਉਸਨੂੰ ਚੰਗੀ ਸਿੱਖਿਆ ਦਿੰਦੇ ਹਨ ਇਸ ਕਰਕੇ ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਠੀਕ ਤਰ੍ਹਾਂ ਸਮਝਾ ਕੇ ਬੁੱਧੀ ਤੋਂ ਬੁੱਧੀ ਦੇਣੀ ਚਾਹੀਦੀ ਹੈ, ਪ੍ਰਤੀ ਆਪਣਾ ਵਿਹਾਰ ਅਪਨਾਉਣਾ ਚਾਹੀਦਾ ਹੈ, ਅਜਿਹੇ ਵਿਹਾਰ ਨੂੰ ਮਾਪਿਆਂ ਅਧਿਆਪਕਾਂ ਤੋਂ ਬੱਚਿਆਂ ਦੇ ਜੀਵਨ ਤੇ ਬਹੁਤ ਮਿਹਨਤਾ ਦਾ ਅਸਰ ਹੁੰਦਾ ਹੈ ਅਸਰ ਹੁੁੰਦੇ ਹੁੰਦੇ ਇਹ ਵੀ ਪਤਾ ਲੱਗਦਾ ਹੈ ਹੁਣ ਜਦੋਂ ਮਾਸ਼ਟਰ ਨੇ ਉਸਨੂੰ ਕਿਹਾ ਸੁਣਿਆ ਤਾਂ ਉਸਨੇ ਉਸਨੂੰ ਮੁੜ ਕੇ ਜਵਾਬ ਦਿੱਤਾ ਕਿ ਤੂੰ ਇਹ ਕੀ ਕਰ ਰਿਹਾ ਹੈ,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 ਪ੍ਰਯੋਗਦਾਇਕ ਹੁੰਦੀ ਹੈ।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

ਪ੍ਰਕਾਸ਼ ਦਾ ਇੱਕ ਸਰੋਤਾ ਹੈ ਅਤੇ ਪ੍ਰਕਾਸ਼ ਹਰ ਜੱਗ ਫੈਲਾਉਂਦਾ ਹੈ ਇਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿਚ ਹਰ ਪਾਸੇ ਪ੍ਰਕਾਸ਼ ਫੈਲਾਉਣਾ ਚਾਹੀਦਾ ਹੈ ਧੰਨਵਾਦ

ਮੈਂ ਉਥੇ ਮੇਰਾ ਜਨਮ ਹੋਇਆ। ਫਿਰ ਉਸ ਤੋਂ ਬਾਅਦ ਮੈਂ school ਪੜ੍ਹਿਆ। school ਮੈਂ ਲੱਗਿਆ nursery ਤੋਂ। ਫਿਰ ਉਸ ਤੋਂ ਬਾਅਦ ਮੈਂ school ਪੜ੍ਹਦਾ-ਪੜ੍ਹਦਾ, ਫਿਰ ਮੈਂ nurseryL. K. G. second third, fourth, fifth ਕੀਤੀ। ਫਿਰ ਉਸ ਤੋਂ ਬਾਅਦ sixth ਛੇਵੀਂ ਕਲਾਸ ਚ ਮੈਂ ਆਪਣੇ ਗਿਆ, ਸਰਕਾਰੀ ਸਕੂਲ ਵਿੱਚ ਛੇਵੀਂ ਤੋਂ ਲੈ ਕੇ ਦਸਵੀਂ ਦੀ ਪੜਾਈ ਮੈਂ ਸਰਕਾਰੀ ਸਕੂਲ ਵਿੱਚ ਕੀਤੀ, ਜੋ ਕਿ ਪੰਜਾਬੀ medium ਸੀ। ਉਥੇ ਮੈਂ ਬੜਾ ਕੁਝ ਸਿੱਖਿਆ। ਪਰ ਮੇਰਾ ਪੜਨ ਨੂੰ ਦਿਲ ਨਾ ਕੀਤਾ। ਮੈਂ ਫਿਰ ਗਿਆਰਵੀਂ ਕਲਾਸ ਚ ਅਬੋਹਰ ਸ਼ਹਿਰ ਦੇ ਵਿੱਚ ਪੜ੍ਹਨ ਲੱਗਿਆ। ਉਥੋਂ ਬਾਰਵੀਂ ਪਾਸ ਕੀਤੀ ਮੈਂ। ਉਸ ਤੋਂ ਬਾਅਦ ਮੇਰੇ ਅਹ ਮੇਰੇ mama ਦੀ death ਹੋਈ। ਉਸ ਤੋਂ ਬਾਅਦ death ਹੋਣ ਦੇ ਕਾਰਨ, ਫਿਰ ਉਸ ਤੋਂ ਬਾਅਦ ਮੈਂ, ਘਰੇ ਵੀ ਮੇਰਾ ਮਨ ਨੀਂ ਲਗਦਾ ਸੀ ਤੇ ਕੰਮ ਵੀ ਹੈਨੀਂ ਸੀ ਕੋਈ। ਫਿਰ ਕੰਮ ਕਰਦਾ ਕਰਦਾ ਕੋਈ ਵੀ ਹੱਲ ਨਾ ਹੋਇਆ, ਫਿਰ ਮੈਂ ਉਸ ਤੋਂ ਬਾਅਦ ਚੰਡੀਗੜ੍ਹ ਆਇਆ। ਚੰਡੀਗੜ ਕੰਮ ਕਰਨ ਲੱਗਿਆ। ਕੰਮ ਕਰਦਾ-ਕਰਦਾ-ਕਰਦਾ, ਚੰਡੀਗੜ ਕੰਮ ਕੀਤਾ। ਥੋੜਾ ਬਹੁਤਾ ਕੀਤਾ, ਧੱਕੇ ਖਾਧੇ ਬਹੁਤ। ਕਦੀ ਇਧਰ ਕਦੀ ਉਧਰ। ਫਿਰ ਉਸ ਤੋਂ ਬਾਅਦ ਕੰਮ ਕਰਦਾ ਕਰਦਾ ਮੈਨੂੰ delivery line ਚ ਮੈਂ ਪੈ ਗਿਆ। ਫਿਰ ਉਸ ਤੋਂ ਬਾਅਦ ਮੈਂ delivery ਕਰਦਾ-ਕਰਦਾ, ਫਿਰ ਕੁਸ਼ ਪਲ ਬੀਤਿਆ। ਫਿਰ ਮੈਂ ਘਰ ਵਾਪਸ ਚਲਾ ਗਿਆ। ਘਰ ਵਾਪਸ ਗਿਆ, ਉਥੇ ਫਿਰ ਮੇਰਾ ਮਨ ਨਾ ਲੱਗਿਆ। ਘਰ ਕੁਸ਼ ਮੈਂ ਮਜ਼ਦੂਰੀ ਕਰਨ ਲਾਗਿਆ, daddy ਅਬਦੇ ਨਾਲ। daddy ਵੀ ਮੇਰੇ ਮਜ਼ਦੂਰੀ ਕਰਦੇ ਸੀ, ਫਿਰ ਮੈਂ ਵੀ ਮਜ਼ਦੂਰੀ ਕਰਨ ਲੱਗਿਆ। ਮਜ਼ਦੂਰੀ ਕਰਦਾ ਕਰਦਾ ਫਿਰ ਮੇਰਾ ਮਨ ਕੀਤਾ ਕਿ ਮੈਂ ਪੜਾਈ ਕਰਾਂ। ਫਿਰ ਮੈਨੇ ਪੜਾਈ ਕੀਤੀ।

ਪਾਸ ਕੀਤੀ। ਫਿਰ ਉਸ ਤੋਂ ਬਾਅਦ ਤੀਸਰਾ ਸਾਲ ਵੀ ਮੈਂ ਫਾਜ਼ਿਲਕਾ ਕਾਲਜ ਤੋਂ ਪਾਸ ਕੀਤਾ। ਅਹ B. A ਉਹ B. A ਪਾਸ ਕਰਕੇ। ਫਿਰ ਉਸ ਤੋਂ ਬਾਅਦ ਮੈਂ B. Ed ਦੇ ਵਿੱਚ B. Ed ਲਈ। B. Ed ਦੇ ਵਿੱਚ admission ਲਈ ਉਸ ਤੋਂ ਬਾਅਦ, ਮੈਂ ਫਿਰ ਕੋਈ ਵੀ ਕੰਮ ਨਾ ਮੈਨੂੰ ਮਿਲਿਆ। ਫਿਰ ਕੰਮ ਦੀ ਭਾਲ ਦੇ ਵਿੱਚ ਲੱਭਦਾ-ਲੱਭਦਾ ਫਿਰ ਮੈਂ Zomato ਦੇ ਵਿੱਚ ਆਪਣਾ ਕੰਮ ਲੱਗਿਆ, ਉਥੇ joining ਕੀਤੀ। ਉਸ ਤੋਂ ਬਾਅਦ ਮੈਂ ਕੰਮ ਹੌਲੀ-ਹੌਲੀ Zomato ਦਾ ਕਰਦਾ-ਕਰਦਾ, ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਤੂੰ ਆਪਣੇ delivery ਕਰ। ਫਿਰ ਮੈਂ ਦੁਬਾਰਾ, ਉਸ ਤੋਂ ਬਾਅਦ ਦੁਬਾਰਾ ਫਿਰ cab ਚ ਕੰਮ ਕੀਤਾ। ਕਰਦਾ-ਕਰਦਾ, ਹੌਲੀ-ਹੌਲੀ ਕਰਦਾ ਫਿਰ ਉਸ ਤੋਂ ਬਾਅਦ ਮੈਂ ਕਿਸੇ ਦੀ ਗੱਡੀ ਚਲਾਉਂਦਾ ਸੀ। ਗੱਡੀ ਚਲਾਉਂਦਾ ਸੀ ਕਿਸੇ ਦੀ ਰਾਤ ਨੂੰ, ਦਿਨੇ ਮੈਂ ਵਿਹਲਾ ਰਹਿੰਦਾ ਸੀ। ਰਾਤ ਨੂੰ ਗੱਡੀ ਤੇ ਕੰਮ ਕਰਦਾ-ਕਰਦਾ, ਕਾਫ਼ ਕੰਮ ਕੀਤਾ ਮੈਂ। ਉਸ ਤੋਂ ਬਾਅਦ ਆਪਣੀ ਗੱਡ਼ੀ ਮੈਂ ਹੁਣ ਲਈ। ਫਿਰ ਹੁਣ ਮੈਂ ਕੰਮ ਕਰ ਰਿਹਾਂ। ਕੰਮ ਉਹੋ ਜਿਹਾ ਹੈਨੀ ਜਿਵੇਂ ਵਧੀਆ ਚ। ਹੁਣ ਕੰਮ ਠੀਕ ਆ ਵੈਸੇ ਉਨਾ ਜ਼ਿਆਦਾ ਹੈਨੀ, ਕੰਮ ਮੈਂ ਕਰਦਾ ਹਾਂ ਤੇ ਉਸ ਤੋਂ ਬਾਅਦ ਮੈਂ ਕਾਫ਼ੀ ਜ਼ਿਆਦਾ ਮੈਂ ਘਰ ਹਾਲੇ ਵੀ ਜਾਨਾ, ਵਾਪਸ ਜਾਨਾ ਰਹਿਨਾ। ਹਫ਼ਤੇ ਚ ਦੋ-ਤਿੰਨ ਦਿਨ ਘਰ ਚਲਾ ਜਾਨਾ। ਫਿਰ ਆ ਜਾਨਾ, ਘਰ ਚਲਾ ਜਾਨਾ। ਫਿਰ ਆ ਜਾਨਾ। ਅਹ ਤੇ ਇਸ ਤੋਂ ਇਲਾਵਾ ਮੈਂ ਆਪਣੇ ਘਰ ਦੀ ਹਕੀਕਤ ਤੁਹਾਨੂੰ ਦੱਸ ਰਿਹਾਂ ਕਿ ਮੇਰੇ ਇੱਕ sister ਇੱਕ ਮੇਰਾ brother ਜੋ ਕਿ ਇੱਕ ਭੈਣ ਤੇ ਇੱਕ ਭਰਾ ਤੇ ਇੱਕ ਮੇਰੇ daddy ਵੀ ਆ। ਤਿੰਨੇ ਉਹ ਘਰੇ ਰਹਿੰਦੇ ਹਨ, ਕਿਉਂਕਿ ਉਹ ਛੋਟੇ ਸੀ। ਉਹ ਹੁਣ ਪੜ੍ਵ੍ ਰਹੇ ਹਨ। ਉਨ੍ਹਾਂ ਦੀ ਪੜਾਈ ਦੋਨਾਂ ਦੀ ਚੱਲ ਰਹੀ ਹੈ। ਤੇ ਕਾਫ਼ੀ ਪੜ ਰਹੇ ਆ। ਮੇਰੇ ਤੋਂ ਜ਼ਿਆਦਾ ਪੜਾਈ ਕਰ ਰਹੇ ਆ। ਹਾਂਜੀ, ਉਸ ਤੋਂ ਇਲਾਵਾ ਕੋਈ ਸਾਡਾ ਕਾਰੋਬਾਰ ਨਹੀਂ ਹੈ। ਕਾਰੋਬਾਰ ਕੋਈ ਵੀ ਕੰਮ ਨਹੀਂ ਐ। ਨਾ ਘਰੇ ਕੋਈ ਕਾਰੋਬਾਰ ਆ, ਨਾ ਹੋ ਕਿਤੇ। ਬੱਸ ਕੱਲੀ ਗੱਡੀ ਚਲਾਉਣਾ। ਹੋਰ ਕੋਈ ਵੀ ਕੰਮਕਾਰ, ਮਜ਼ਦੂਰੀ ਹੈਨੀ। ਬਸ ਸਾਰੇ ਵਿਹਲੇ ਆ ਘਰ। ਮੈਂ ਕਮਾਈ ਕਰਦਾਂ। ਘਰ ਭੇਜਦਾਂ, ਫਿਰ ਹੀ ਗੁਜ਼ਾਰਾ ਚਲਦਾ ਹੈ। ਇਨਾ ਜ਼ਿਆਦਾ ਵੀ ਨੀਂ ਚਲਦਾ। ਬਸ time pass ਹੁੰਦਾ ਕਿ ਰੋਟੀ ਦਾਲ-ਫੁਲਕਾ ਚੱਲੀ ਜਾਂਦਾ ਆਪਣਾ। ਉਸ ਤੋਂ ਇਲਾਵਾ ਕੋਈ ਕੰਮਕਾਰ ਨਹੀਂ ਐ। ਹੁਣ ਮੈਨੂੰ ਘਰੋਂ ਕਹਿ ਰਹੇ ਆ ਕਿ ਹਾਂ, ਇਸ ਤੋਂ ਇਲਾਵਾ ਕੋਈ ਕੰਮ ਕਰੀਏ। ਮੈਂ ਇਕੱਲਾ ਹੀ ਆਂ, ਕੋਈ ਹੋ ਤਾਂ ਅਹ ਇੱਕ ਜਾਣਾ ਤਾਂ ਇੱਕ ਹੀ ਗੱਡੀ ਚਲਾ ਸਕਦਾ। ਹੋਰ ਤਾਂ ਕੋਈ ਕਮਾਈ ਕਰ ਹੀ ਨੀਂ ਸਕਦਾ। ਇਸ ਤੋਂ ਇਲਾਵਾ ਕੋਈ ਕੰਮ ਕਰ ਵੀ ਨੀਂ ਸਕਦਾ ਮੈਂ। ਹੋਰ ਮੈਨੂੰ, ਅੱਜ ਮੇਰੇ ਨਾਲ ਸੁਬਾਹ, ਮੈਂ ਸੁਬਾਹ ਉਠਿਆ, ਮੇਰੀ ਅੱਜ ਦੀ ਤੁਹਾਨੂੰ ਮੈਂ ਹੱਡਬੀਤੀ ਸੁਣਾਉਣਾ। ਅੱਜ ਸੁਬਾਹ ਉਠਿਆ ਪਹਿਲਾਂ। ਕੰਮ ਤੇ ਮੈਂ, ਸੁਬਾਹ time ਨਾਲ ਹੀ ਉਠ ਗਿਆ ਸੀ ਛੇ-ਸੱਤ ਵਜੇ। ਛੇ-ਸੱਤ ਵਜੇ ਉਠ ਕੇ, ਉਸ ਤੋਂ ਬਾਅਦ ਮੈਂ। brush ਵਗੈਰਾ, ਨਹਾਤਾ। ਨਹਾ-ਨਹੂ ਕੇ ਫਿਰ ਮੈਂ ਗੱਡੀ start ਕੀਤੀ। ਕੰਮ ਤੇ ਆਇਆ। ਕੰਮ ਬਿਲਕੁਲ ਵੀ ਨੀਂ ਸੀ ਅੱਜ। ਹਾਲੇ ਤੱਕ ਵੀ ਮੈਂ, ਇੱਕ ਰੁਪਏ ਦਾ ਵੀ ਕੰਮ ਨਈਂ ਕੀਤਾ। ਬਿਲਕੁਲ ਵੀ ਕੰਮ ਨਈਂ ਕੀਤਾ। ਤੇ ਇਸ ਤੋਂ ਇਲਾਵਾ ਹਾਲੇ ਵੀ ਮੈਂ ਵਿਹਲਾ ਹੀ ਖੜਾਂ। ਮੈਂ ਹੁਣ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ। ਮੈਂ ਕਿਹਾ ਕੋਈ ਕੰਮ ਕਿਵੇਂ ਕਰੀਏ। ਮੈਂ ਘਰ ਫੋਨ ਲਾਇਆ, ਉਹ ਕਹਿੰਦੇ ਕੋਈ ਗੱਲ ਨਈਂ, ਕੰਮ ਹੋਜੇ ਗਾ, ਪਰ ਮੈਨੂੰ tension ਇਹ ਆ ਕਿ, ਤੁਹਾਨੂੰ ਪਤਾ ਈ ਐ ਅੱਜਕੱਲ੍ਹ loan ਤੇ ਗੱਡੀ ਲਈ ਹੋਈ ਐ। ਉਨ੍ਹਾਂ ਦਾ ਆਪਣੇ ਕਿਸ਼ਤ ਵਗੈਰਾ ਵੀ ਨੀਂ ਜਾ ਸਕਦੀ। ਇਨਾ ਕੰਮ ਮਾੜਾ ਹੋ ਚੁੱਕਿਆ। ਬਹੁਤ ਹੀ ਜ਼ਿਆਦ ਮਾੜਾ ਇਥੇ ਤਾਂ। ਬਹੁਤ ਮੈਂ ਪਰੇਸ਼ਾਨ ਆਂ। ਨਾ ਹੀ ਕੋਈ ਕੰਮ ਹੈ। ਐਵੇਂ ਕੰਮ ਤੋਂ ਬਿਨਾਂ ਤਾਂ life ਵੀ ਨੀਂ ਵਧੀਆ। ਜ਼ਿੰਦਗੀ ਬੰਦਾ ਬਤੀਤ ਨਹੀਂ ਕਰ ਸਕਦਾ। ਕੰਮ ਤਾਂ ਕਰਨਾ ਹੀ ਪੈਣਾ। ਜ਼ਰੂਰੀ ਆ। ਹੁਣ ਪਤਾ ਨੀਂ ਕੀ ਬਣੇਗਾ। ਦੁਖੀ ਹੋ ਕੇ ਪਤਾ ਨੀਂ ਕੀ ਕੁਸ਼ ਕਰਨਾ ਪਏਗਾ ਹਲੇ। ਹਾਂਜੀ, ਇਸ ਤੋਂ ਇਲਾਵਾ ਮੈਂ ਆਪਣੇ ਪੁਰਾਣੀ ਹੱਡਬੀਤੀ ਤੁਹਾਨੂੰ ਸੁਣਾਉਣਾ। ਜੋ ਕਿ ਘਰੇ ਜਦੋਂ, ਜਦੋਂ ਮੈਂ ਆਪਣੇ ਘਰੇ ਮੈਂ ਬੱਚਾ ਸੀ, ਉਦੋਂ ਮੈਨੂੰ ਪਿਆਰ ਜਿਹੜੇ-ਜਿਹੜੇ ਸੀ। ਮੇਰੇ ਦਾਦਾ ਜੀ ਮੈਨੂੰ ਬੜਾ ਜ਼ਿਆਦਾ ਪਿਆਰ ਕਰਦੇ ਸੀ। ਉਨ੍ਹਾਂ ਨਾਲ ਮੇਰੀ ਚੰਗੀ ਬਣਦੀ ਸੀ। ਬਹੁਤ ਜ਼ਿਆਦਾ ਬਣਦੀ ਸੀ ਉਨ੍ਹਾਂ ਨਾਲ। ਕਾਫ਼ੀ ਪਿਆਰ ਸੀ ਦਾਦਾ ਜੀ ਨਾਲ ਮੇਰਾ। ਇਸ ਤੋਂ ਇਲਾਵਾ ਹੋਰ ਤਾਂ ਦਾਦੀ ਜੀ ਤੋਂ। ਦਾਦੀ ਜੀ ਸੀ, ਉਹ ਪਹਿਲਾਂ ਹੀ expire ਹੋਗੇ ਮੇਰੇ। ਕਾਫ਼ੀ time ਪਹਿਲਾਂ ਹੋਗੇ, ਜਦੋਂ ਕਿ ਮੇਰਾ।

ਜ਼ਿਆਦਾ ਈ ਦੁਖੀ ਰਹਿਣ ਲਾਗਿਆ। ਹੱਡਬੀਤੀ ਮੇਰੀ ਇਹੀ ਆ, ਮੈਂ ਬਹੁਤ ਜ਼ਿਆਦਾ ਦੁਖੀ ਸੀ। ਫਿਰ ਮੈਂ ਪਰੇਸ਼ਾਨ ਰਹਿਣ ਲਾਗਿਆ। ਮੇਰਾ ਨਾ ਤਾਂ ਪੜਾਈ ਚ ਮਨ ਕਰੇ। ਨਾ ਮੈਂ ਪੜਾਈ ਕਰ ਸਕਿਆ। ਪੜਾਈ ਤੋਂ ਬਿਨਾਂ। ਪੜਾਈ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਈ ਐ, ਕੋਈ value ਨੀਂ ਬੰਦੇ ਦੀ। ਕੁਸ਼ ਹੋਰ। ਪੜਾਈ ਮੈਂ ਕਰ ਨੀਂ ਸਕਿਆ ਢੰਗ ਨਾਲ, ਨਾ ਹੀ ਮੇਰਾ ਮਨ ਕਰਦਾ ਸੀ। ਮੇਰੀ ਇਹ ਮਨ ਸੀ ਕਿ ਹਾਂ ਮੈਂ ਵਿਹਲਾ ਰਵਾਂ। ਤੇ ਆਏਂ ਕਰਾਂ ਯੇ ਕਰਾਂ। ਕੋਈ ਵੀ ਕੰਮ ਨੀਂ ਸੀ। ਨਾ ਹੀ ਕੰਮ ਕਰਨ ਨੂੰ ਦਿਲ ਸੀ, ਨਾ ਹੀ ਪੜਾਈ ਕਰਨ ਨੂੰ ਦਿਲ ਸੀ, ਕਿਉਂਕਿ ਤੁਹਾਨੂੰ ਪਤਾ ਈ ਐ। ਜਦੋਂ ਬੰਦਾ ਘਰ ਤੋਂ ਬਰਬਾਦ, ਮੰਨ ਕੇ ਚੱਲੋ ਵੀ ਬਰਬਾਦ ਹੀ ਹੋ ਜਾਂਦਾ। ਜਦੋਂ ਘਰ ਮਾਂ ਤੁਰ ਜਾਂਦੀ ਆ, ਉਦੋਂ ਬਰਬਾਦ ਹੀ ਹੋ ਜਾਂਦਾ ਬੰਦਾ। ਮੈਂ ਕਾਫ਼ੀ ਬਰਬਾਦ ਹੋ ਚੁੱਕਿਆ ਸੀ। ਇਸ ਤਰ੍ਹਾਂ ਇਸ ਤਰ੍ਹਾਂ ਕਿ ਨਾ ਹੀ ਘਰੇ ਕੁਸ਼ ਖਾਣ ਨੂੰ ਸੀ, ਨਾ ਹੀ ਪੀਣ ਨੂੰ ਸੀ। ਇਸ ਕਰਕੇ ਮੈਂ ਦੁਖੀ ਹੋ ਕੇ ਘਰੋਂ ਨਿਕਲਿਆ ਸੀ। ਹਾਂ ਕੁਸ਼ ਹੱਦ ਤੱਕ ਖਾਣ-ਪੀਣ ਨੂੰ, ਦਾਲ-ਫੁਲਕਾ ਗੁਜ਼ਾਰਾ ਚੱਲ ਰਿਹਾ ਹੁਣ ਤਾਂ। ਇੰਨਾ ਜ਼ਿਆਦਾ ਨਹੀਂ ਐ। ਬਸ time pass ਆ, ਜਿੰਨਾ ਵੀ ਆ। time pass ਹੋ ਰਿਹਾ ਬਸ। ਹੋਰ ਕੋਈ ਜ਼ਿਆਦਾ ਕੰਮ, ਕਾਰੋਬਾਰ ਨਾ ਹੀ ਹੈ ਤੇ ਨਾ ਹੀ ਕੀਤਾ ਜਾਂਦਾ ਮੇਰੇ ਤੋਂ। ਕੰਮ ਕਰਨ ਨੂੰ ਮੇਰਾ ਦਿਲ ਨੀਂ ਕਰਦਾ। ਇਸ ਤੋਂ ਇਲਾਵਾ ਘਰ ਦੇ ਕਹਿ ਰਹੇ ਆ, ਤੇਰਾ ਵਿਆਹ ਕਰ ਦਿੰਨੇ ਆਂ। ਵਿਆਹ ਹਾਂਜੀ, ਵਿਆਹ ਤੋਂ ਵਿਆਹ ਤਾਂ ਕਰਾਉਣ ਨੂੰ ਆਪਾਂ ਹੁਣ ਕਰਾ ਲੀਏ, ਪਰ ਗੁਜ਼ਾਰਾ ਕਿਵੇਂ ਹੋਏਗਾ ਨਾ, ਇਹ ਨੀਂ ਗੱਲ ਦਾ ਆਪਾਂ ਨੂੰ ਪਤਾ। ਪਤਾ ਨਈਂ ਕੀ ਚੱਲਣੈ, ਕੀ ਨਹੀਂ ਹੋਣਾ ਹਾਂਜੀ। ਇਸ ਤੋਂ ਇਲਾਵਾ ਅਗਲੇ ਅਗਲੇ ਸਾਲ ਇਸ ਤੋਂ ਬਾਅਦ ਅਗਲੇ ਸਾਲ ਦੋ ਹਜ਼ਾਰ ਚੌਵੀ ਚ ਮੇਰੇ ਵਿਆਹ ਦੀ ਅਹ ਵਿਆਹ ਦਾ ਇੰਤਜ਼ਾਮ ਹੋ ਰਿਹਾ ਕਿ ਆਪਣਾ ਵਿਆਹ ਕਰਵਾਉਣਾ। ਪਰ ਦੇਖ ਰਿਹਾਂ, ਪੱਕਾ ਨੀਂ ਮੈਂ ਕਹਿ ਰਿਹਾ, ਵਿਆਹ ਹੋਣਾ, ਕਰਾਉਣ ਜਾਂ ਨਹੀਂ ਕਰਵਾਉਣਾ ਹੁਣੇ

ਬੜਾ ਜ਼ਿਆਦਾ ਦੁਖੀ ਮਨ ਹੈ। ਬੜਾ ਪਰੇਸ਼ਾਨ ਹਾਂ। ਹੁਣ ਮੈਂ ਤੁਹਾਨੂੰ ਸਾਰੀ ਆਪਣੀ ਹੱਡਬੀਤੀ ਜੋ ਪਿੱਛੇ ਮੇਰੇ ਹੋ ਚੁੱਕਿਆ ਸੀ, ਉਹ ਮੈਂ ਸਾਰਾ ਤੁਹਾਨੂੰ ਇਸ ਗੱਲ ਵਿੱਚ ਤੁਹਾਨੂੰ ਮੈਂ ਦੱਸ ਚੁੱਕਿਆਂ ਕਿ ਇਸ ਤੱਕ ਮੈਂ ਪਹੁੰਚਿਆ, ਆ ਮੈਂ ਪ੍ਰਾਪਤ ਕੀਤਾ। ਇਥੋਂ ਮੇਰੀ start ਪੜਾਈ ਹੋਈ। ਇਥੋਂ ਖਤਮ ਹੋਈ। ਆਹ ਮੈਂ ਕੁਸ਼ ਪ੍ਰਾਪਤ ਕੀਤਾ।

ਪਾਪਾ ਰੋਜ਼ ਬੱਸ ਤੇ ਚੜ੍ਹ ਕੇ ਚੰਡੀਗੜ੍ਹ ਜਾਂਦੇ ਤੇ ਡੇਢ ਘੰਟੇ ਦਾ ਸਫ਼ਰ ਤੇ ਹੀ ਲੱਗ ਜਾਂਦਾ ਸੀ ਉਹ ਰੋਜ਼ ਚੰਡੀਗੜ੍ਹ ਜਾਂਦੇ ਸਨ ਤੇ ਉਨ੍ਹਾਂ ਨੂੰ ਡੇਢ ਘੰਟੇ ਦਾ ਸਫ਼ਰ ਚੂੰਢੀ ਅਹ ਡੇਢ ਘੰਟੇ ਚੰਡੀਗੜ੍ਹ ਪਹੁੰਚਣ ਨੂੰ ਹੀ ਪਹੁੰਚਣ ਨੂੰ ਹੀ ਲੱਗ ਜਾਂਦਾ ਸੀ ਘਰ ਆਉਂਦਿਆਂ ਵੀ ਉਹਨਾਂ ਨੂੰ ਰਾਤ ਪੈ ਜਾਂਦੀ ਸੀ ਅਹ ਪਰ ਮੰਮੀ ਦਾ ਦਫਤਰ ਉਨ੍ਹਾਂ ਦਾ ਘਰ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਸੀ ਪੈਦਲ ਦਸਾਂ ਮਿੰਟਾਂ ਦਾ ਰਸਤਾ ਸੀ ਪਰ ਫਿਰ ਵੀ ਉਹ ਅਪਣੀ moped ਤੇ ਦਫਤਰ ਜਾਣ ਤੇ ਜੋ ਸਮਾਂ ਬਚ ਜਾਂਦਾ ਉਹ lunch time ਵਿੱਚ ਘਰ ਆ ਕੇ ਬੱਚਿਆਂ ਲਈ ਖਾਣਾ ਤੂੰ ਜੋ ਤਿਆਰ ਕਰਨਾ ਹੁੰਦਾ ਸੀ ਬੰਟੀ ਦੇ ਮੰਮੀ ਨੂੰ ਦਫ਼ਤਰ ਵਿਚ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮੀ ਗਿਆਪੰਜ ਵਜੇ ਤੱਕ ਕੰਮ ਕਰਨਾ ਪੈਂਦਾ ਸੀ ਦੁਪਹਿਰ ਦੇ ਖਾਣੇ ਸਮੇਂ ਉਹ ਫਟਾਫਟ ਆਪਣੀ moped ਤੇ ਘਰ ਢਾਉਂਦੇ ਬਚਦਿਆਂ ਦਾ ਖਾਣਾ ਤਿਆਰ ਕਰਦੇ ਅਤੇ ਬੱਚਿਆਂ ਨਾਲ ਖਾਣਾ ਖਾ ਕੇ ਅੱਧੇ ਪੌਣੇ ਘੰਟੇ ਵਿਚ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 ਬੰਟੀ ਬੇਬੀ ਅਹ ਬਟਾਉਂਦੇ ਸਨ ਬੰਟੀ ਬੇਬੀ ਨਾਲੋਂ ਵੱਡਾ ਸੀ ਅਤੇ ਚਲਾਕ ਸੀ ਅਤੇ ਚੁਸਤ ਸੀ ਉਸ ਦੀ ਮੰਮੀ ਦੇ ਨਾਲ ਕੰਮ ਕਰਵਾਉਣ ਤੋਂ ਟਾਲ-ਮਟੋਲ ਕਰਦਾ ਸੀ ਬੇਬੀ ਹਜੇ ਏਨੀ ਵੱਡੀ ਨਹੀਂ ਸੀ ਕੀ ਉਹੋ ਘਰ ਦੇ ਕੰਮ ਕਾਰ ਵਿਚ ਹੱਥ ਵਟਾ ਸਕਦੀ ਬੰਟੀ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਸੀ ਬੇਬੀ ਅਤੇ ਬੰਟੀ ਸਕੂਲੋਂ ਸਵਾ ਇੱਕ ਵਜੇ ਰਿਕਸ਼ਾ ਕਰਕੇ ਘਰ ਪਹੁੰਚ ਜਾਂਦੇ ਘਰ ਪੁੱਜ

machine ਵਾਂਗ ਕੰਮ ਕਰਦੇ ਸਨ ਉਹ machine ਵਾਂਗ ਕੰਮ ਕਰਦੇ ਸਨ ਬੰਟੀ ਅਤੇ ਬੇਬੀ ਰਿਕਸ਼ੇ ਵਿੱਚੋਂ ਉੱਤਰਦੇ ਬੰਟੀ ਬੇਬੀ ਨਾਲੋਂ ਪਹਿਲਾਂ ਘਰ ਵੜਦਾ ਘਰ ਵੜਦਿਆਂ ਸਰ ਹੀ ਉਹ ਆਪਣਾ bag ਮੋਢੇ ਤੋਂ ਲਾਹ ਕੇ bed ਤੇ ਲੇਟ ਅਹ ਮੋਢਿਆਂ ਤੋਂ ਲਾਹ ਕੇ bed ਦੇ ਹੇਠਾਂ ਛੋਟ ਦਾ ਅਤੇ bed ਦੇ ਲੇਟ ਕੇ ਲੱਖਾਂ ਹੇਠਾਂ ਵੱਲ ਕਰਦਾ ਤੇ ਆਖਦਾ ਮੇਰੇ boot ਲਉ ਜਲਦੀ ਕਰੋ